ਪਰਉਹ ਥੋੜੇਸਮਾਂਬਾਅਦ ਉਹ ਨਾਭੇ ਅੱਗੇ ਵਧੋਹੋ ਗਿਆ ਸੀਗਾ ਦੋ ਹਜ਼ਾਰ ਸੋਲਾਂ ਦੇ ਵਿੱਚ ਜਿਹੇ ਹਾਂ ਸੋਲਾਂ ਦੇ ਵਿੱਚ ਅੱਗੇ ਵਧੋ ਹੋ ਗਿਆ ਸੀਗਾ ਨਾਭੇ ਅੱਗੇ ਵਧੋਹੋਇਆ ਚਲੋ ਪਹਿਲਾਂ ਤਾਂ ਅੰਦਰ ਹੀ ਰਹਿੰਦਾ ਸੀਗਾ ਜਿਆਦਾ ਬਾਹਰ ਅੰਦਰ ਜਾਂਦਾ ਨਹੀਂ ਸੀਗਏ ਸ਼ਰਾਰਤੀ ਸੀਗਾ UT ਪੁੱਠੇ ਸਿਧੇ ਕੰਮ ਬਹੁਤ ਘੱਟ ਸੀਗੇ ਪਰ ਸ਼ਰਾਰਤੀ ਸੀਗੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਬੱਚਾ ਸ਼ਰਾਰਤੀ ਹੁੰਦਾ। ਚਲੋ ਉਸਤੋਂ ਬਾਅਦ ਉਰੇ ਆਇਆ ਹੈ ਨਾ ਉਹ ਦੁਆ ਪਹਿਲਾਂ ਚੰਡੀਗੜ੍ਹ ਪਢ਼ਦਾ ਸੀਗਾ ਉਸਤੋਂ ਬਾਅਦ ਉਰੇ ਉਰਾ ਆਪਣਾ open ਚ ਪਢ਼ਨ ਲੱਗ ਗਿਆ open schooling ਕੀਤੀਆਂ ਨੇ। tenth ਕੀਤੀ ਹੈ ਨਾ ਉਸਤੋਂ ਬਾਅਦ ਚਲੋ regular plus one plus two ਕੀਤੀ ਆਰੀਆਜ਼ ਤੋਂ ਆਰੀਯਾ ਚੋਂ ਕੀਤੀ ਤੇ ਉਸਤੋਂ ਬਾਅਦ ਹੋਲੀ ਹੋਲੀ ਜਦੋਂ ਓ plus one ਚ ਹੋਇਆ ਨਾ plus one ਚ ਵੀ ਜਦੋਂ ਬੱਚਾ ਹੁੰਦਾ ਤਾਂ ਹੋਲੀ ਹੋਲੀ ਬਾਹਰ ਅੰਦਰ ਆਉਣਾ ਜਾਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਨਵੇਂ ਦੋਸਤ ਬਣਦੇ ਨੇ ਹੈ ਨਾ ਸਾਰਾ ਕੁਝ ਨਵਾਂ ਸ਼ੁਰੂ ਹੁੰਦੇ ਨੇ ਹੁਣ ਉਨ੍ਹਾਂ ਦੇ ਥੋੜਾ ਜਿਹਾ ਘਰ ਤੋਂ ਅੱਗੇ ਜਾ ਕੇ ਕਹਿ ਲੋ ਹੈ ਨਾ ਇੱਕ ਬੜਾ ਸੀ ਓਹਦੇ ਤੋਂ ਛੇ ਸੱਤ ਸਾਲ ਬੜਾ ਮੁੰਡਾ ਜਿਹੜਾ ਹੈਗਾ ਅਮਰਪਾਲ ਲਾਡੀ ਉਹ ਮਿਲਣ ਲੱਗ ਗਿਆ ਹੈ ਨਾ ਉਨ੍ਹਾਂ ਦੀ ਪਹਿਲਾਂ ਵੀ ਸੀ bonding but ਬਹੁਤ ਘੱਟ ਸੀਗੀ ਜਿਵੇਂ ਉਹ ਓਹਨੂੰ respect ਨਾਲ ਬੁਲਾਉਂਦਾ ਸੀਗਾ ਵੀ ਹਾਂ ਵੀਰ ਜੀ ਕਿਵੇਂ ਯੇ ਵੋ ਹੈ ਨਾ ਹੋਲੀ ਹੋਲੀ ਉਨ੍ਹਾਂ ਦੀ bonding ਹੋਣ ਲੱਗ ਗਈ ਕਿਓਂ ਕਿਉਂਕਿ ਦੇਖੋ ਜਿਹੜਾ ਅਮਰਪਾਲ ਸੀਗਾ ਓਹਨੂੰ ਵੀ ਥੋੜਾ ਵਧੀਆ ਹੈ ਨਾ nature ਠੀਕ ਸੀਗਾ ਦੋਹਾਂ ਦਾ।

ਗੱਲ ਕਰ ਦੇਣੀ ਓਹਨੂੰ ਮਜ਼ਾਕ ਕਰ ਦੇਣਾ ਪਰ ਉਹ ਓਹਦੇ ਤੋਂ ਛੇ ਸੱਤ ਸਾਲ ਬੜਾ ਸੀਗਾ ਉਹ ਕਦੇ ਗੁੱਸਾ ਨਹੀਂ ਕਰਦਾ ਸੀਗਾ ਕਦੇ ਵੀ ਕਿਸੀ ਵੀ ਗੱਲ ਦਾ ਕਦੇ ਗੁੱਸਾ ਨਹੀਂ ਕੀਤਾ ਸੀ ਓਹਨੇ ਹਮੇਸ਼ਾਂ ਹਸ ਕੇ ਟਾਲ ਦਿੰਦਾ ਸੀ ਹਾਂ ਕੋਈ ਗੱਲ ਨਹੀਂ ਫੇਰ ਕੀ ਹੈ ਹੈਨਾ ਏ ਵੋ ਉਹ ਕਦੇ ਗੁੱਸਾ ਨਹੀਂ ਕਰਦਾ ਸੀਗਾ ਹੋਲੀ ਹੋਲੀ ਜਿਹੜੇ ਓਹਦੇ ਨਾਲ ਦੇ ਸੀਗੇ ਹਾਣ ਦੇ ਲਵੀ ਦੇ ਉਹ ਕਹਿਣ ਲੱਗੇ ਯਾਰ ਬਾਈ ਨੀਤ ਗਲਤ ਹੈ ਨਾ ਵੀ ਐਵੈਂ ਯਾਰ ਇਹ ਆਪਣੇ ਤੋਂ ਵੱਢਾ ਹੈ ਨਾ ਏ ਵੋ। ਫੇਰ ਉਹ ਹੋਲੀ ਹੋਲੀ ਓਹਦੇ ਨਾਲ ਜਦੋਂ bonding ਜੀ ਹੋਣ ਲੱਗੀ ਲਾਡੀ ਨਾਲ ਓਹਨੇ ਹੋਲੀ ਹੋਲੀ ਕੀ ਕੀਤਾ ਓਹਦੇ ਨਾਲ ਰਹਿਣਾ ਸ਼ੁਰੂ ਓਹਨੂੰ ਬੁਲਾਉਣਾ ਸ਼ੁਰੂ ਕਰਤਾ, ਵੀਰੇ ਹੋਰ ਤੁਸੀਂ ਠੀਕ ਹੋ। ਹੈ ਨਾ ਮਿਲ ਵਰਤਣ ਲੱਗ ਗਏ ਉਹ, ਚਲੋ ਠੀਕ ਹੈ। ਉਹ ਵੀ ਵਧੀਆ ਹੈ ਨਾ ਓਹਦੇ ਨਾਲ ਕਰਨ ਲੱਗ ਗਿਆ bonding ਉਹ ਚਲੋ ਖਾਣ ਪੀਣ ਆਲੇ ਸੀਗੇ ਹੈ ਨਾ, ਪੈਗ ਸ਼ੈਗ ਲਾ ਲਿੰਦਾ ਸੀਗਾ। plus one ਛੇ ਆਕੇ ਕੋਈ ਵੀ ਹੈ ਨਾ ਖਾਣਾ ਪੀਣਾ ਸ਼ੁਰੂ ਕਰ ਦਿੰਦੇ ਨੇ। ਚੱਲ ਹੋਲੀ ਹੋਲੀ ਜਦੋਂ ਭਾਈ ਖਾਣਾ ਪੀਣਾ ਹੈ ਨਾ ਮਤਲਬ ਉਨ੍ਹਾਂ ਨੇ ਇੱਕਠੇ ਬੈਠਣਾ ਸ਼ੁਰੂ ਹੋਏ ਪਹਿਲਾ। ਪਹਿਲਾਂ ਓਹੋ ਚੱਲ ਹੋਲੀ ਹੋਲੀ ਮਿਲਣ ਲੱਗੇ ਹੈ ਨਾ ਉਸ ਤੋਂ ਬਾਅਦ ਉਨ੍ਹਾਂ ਦੀ ਹੀ ਇੰਨੀ ਜਿਆਦਾ ਹੋ ਗਈ ਉਹ ਇੱਕਠੇ ਹੀ ਜਿਆਦਾਤਰ ਰਹਿਣ ਲੱਗ ਗਏ ਪਹਿਲਾਂ ਪਹਿਲਾਂ ਉਰੇ ਜਿਹੜਾ ਲਵਪ੍ਰੀਤ ਸੀ ਓਹਦੀ ਜਿਹੜਾ ਲਵੀ ਸੀ ਓਹਦੇ ਜਿਹੜੇ ਹੋਰ ਸੀਗੇ ਹੈ ਨਾ ਉਨ੍ਹਾਂ ਦੀ ਸੀਗੀ ਇੱਥੇ ਓਹਦੇ ਦੇ ਦੀ

ਉੱਥੇ ਇਹ ਬੈਠਣ ਲੱਗੇ ਹੈ ਨਾ ਉੱਥੇ first time ਏਹ ਬੈਠੇ ਇਨ੍ਹਾਂ ਨੇ ਆਪਣਾ ਸੀ ਜੋ ਵੀ ਖਾਣ ਪੀਣ ਦਾ ਸਮਾਂ ਲਿੱਤਾ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ, ਫੇਰ ਲਾਡੀ ਨੇ ਕਿਹਾ ਕਹਿੰਦਾ ਯਾਰ ਬਾਈ ਦੇਖ ਤੂੰ ਹੈਗਾ ਵਾ ਮੇਰੇ ਤੋਂ ਛੋਟਾ ਹੈ ਨਾ but ਮੈਨੂੰ ਸੰਗ ਆ ਰਹੀ ਹੈ ਵੀ ਸ਼ਰਮ ਆ ਰਹੀ ਹੈ।

but ਤੁਹਾਨੂੰ ਪਤਾ ਹੈ ਜਦੋਂ ਦਿਲ ਮਿਲਣ ਲੱਗਦੇ ਹੈਂ ਹੈ ਨਾ ਜਦੋਂ bonding ਸ਼ੁਰੂ ਹੋ ਜਾਂਦੀ ਹੈ ਬੰਦੇ ਦੀ ਫੇਰ ਬੰਦਾ ਕਹਿੰਦਾ ਯਾਰ ਨਹੀਂ ਕੋਈ ਨਾ ਦੁਨੀਆ ਦੀ ਪਰਵਾਹ ਕਰੀਏ ਫੇਰ ਤਾਂ ਆਪਾਂ ਕੀ ਜਿਊਣਾ ਹੈ ਨਾ। ਉਹ ਹੋਲੀ ਹੋਲੀ ਇੱਕਠੇ ਹੋ ਗਏ ਇੱਕਠੇ ਹੋਏ ਤਾਂ ਚਲ ਬਈ time spend ਹੁੰਦਾ ਗਿਆ ਹੈ ਨਾ ਚਲ ਉਨ੍ਹਾਂ ਨੇ daily ਮਤਲਬ ਕਿ ਮਿਲਨਾ ਗੇੜੀਆਂ ਲਾਉਣੀਆਂ ਹੈ ਨਾ ਵੀ ਕਦੇ ਕਦੇ ਲਵੀ ਨੇ ਚੱਕ ਲੈਣਾ ਓਹਦੇ ਕੋਲ ਓਹਦਾ ਵੀ vehicle ਸੀਗਾ ਪਹਿਲਾਂ ਅਮਰਪਾਲ ਕੋਲ, ਤੇ college ground ਦੇ ਬਾਹਰੋਂ ਹੀ ਚੋਰੀ ਹੋ ਗਿਆ ਸੀਗਾ। ਤੇ ਉਸਤੋਂ ਬਾਅਦ ਚਲੋ ਲਵੀ ਆਪਣੇ vehicle ਤੇ ਹੈ ਨਾ ਕਦੇ ਕੋਈ ਕੁਝ ਹੋਈਆ ਵੀ ਓਇ time pass ਕਰਨਾ ਹਣਾ। ਅਸੀਂ ਬਾਹਰ ਬਹਿ ਜਾਇਆ ਕਰਨਾ ਆਪਣੇ ਘਰ ਦੇ ਹੈ ਨਾ ਕਦਿ ਕ੍ਰਿਕਟ ਖੇਲਣਾ ਕਦੀ ਐਵੇਂ ਈ ਗੇੜੀ ਲਾਉਣ ਚਲੇ ਜਾਣਾ ਕਦੇ movie ਦੇਖਣ ਚਲੇ ਗਏ ਹੈ ਨਾ ਤੇ ਓਹਦੀ ਇਕ girlfriend ਸੀਗੀ ਹੈ ਨਾ ਚਲੋ ਹੁਣ ਆਪਾਂ ਨਾਮ ਨਹੀਂ ਲੈਂਦੇ ਹੈਗੇ।

hello hi ਜਿਹੀ ਸੀਗੀ ਬੱਸ ਹਾਂ ਠੀਕ ਹੈ ਵੀ ਉਹ ਮੈਨੂੰ ਜਾਂਦੇ ਸੀਗੇ ਮੈਂ ਉਨ੍ਹਾਂ ਨੂੰ ਜਾਂਦਾ ਸੀਗਾ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਹਾਂ ਇਨ੍ਹਾਂ ਦੀ ਵੀ ਐਵੈਂ ਚੰਗੀ ਗੱਲ ਬਾਤ ਹੈ ਹੈ ਨਾ। ਤੇ ਉਸਤੋਂ ਬਾਅਦ ਚਲੋ ਉਨ੍ਹਾਂਨੂੰ ਪਤਾ ਲੱਗ ਗਿਆ ਵੀ ਹਾਂ ਮੇਰੀ ਤੇ ਲਾਡੀ ਦੀ ਵੀ ਲਵੀ ਤੇ ਲਾਡੀ ਦੀ ਵੀ ਚੰਗੀ bonding ਹੋ ਗਈ ਵੀ ਆਪਾਂ ਨੂੰ ਮਿਲਣਾ ਚਾਹੀਦਾ ਹੈ ਨਾ ਚਲੋ ਅਸੀਂ ਬੈ ਬੈਠਣ ਲੱਗ ਗਏ ਬਾਹਰ ਹੀ ਹੈ ਨਾ ਇੱਕ ਸਾਡੇ ਨਾਭੇ ਦੇ ਵਿੱਚ ਇੱਕ ਕੈਫਾ ਕੈਫੇ ਸੀਗਾ ਹੈ ਨਾ ਲਵੀ ਲਾਡੀ ਤੇ ਓਹਦੀ ਜਿਹੜੀ ਕੁੜੀ ਦੋਸਤ ਸੀਗੀ ਓਹੋ ਉਹ ਆਪਣਾ ਅਮੇਰਿਕਨ ਕੈਫੇ ਦੇ ਵਿੱਚ ਬੈਠਣ ਲੱਗ ਗਏ ਹੈ ਨਾ ਉੱਥੇ ਉਨ੍ਹਾਂ ਨੇ ਬੈਠਣਾ ਖਾਣਾ ਪੀਣਾ ਲੜਨਾ ਵੀ ਹੈ ਨਾ ਲਾਡੀ ਦੀ ਤੇ ਓਹਦੀ ਕੁੜੀ ਦੋਸਤ ਦੀ ਬਹੁਤ ਜਿਆਦਾ ਲੜਾਈ ਹੁੰਦੀ ਸੀਗੀ ਕਿਉਂ ਕਿਉਂਕਿ ਉਹ ਲਾਡੀ ਨੂੰ ਥੋੜੀ ਆਦਤ ਸੀਗੀ ਉਹ ਗੱਲ ਬਾਤ ਘੱਟ ਕਰਦਾ ਸੀਗਾ ਆਪਣੀ girlfriend ਨਾਲ। but ਓਹਨੇ marriage ਕਰਾਉਣੀ ਸੀਗੀ ਉਹ serious ਸੀਗਾ ਓਹਦੇ ਪਿੱਛੇ ਹੈ ਨਾ। ਤੇ ਓਹਦੀ ਜਿਹੜੀ wife ਸੀਗੀ ਉ girlfriend ਸੀਗੀ ਹੈ ਨਾ ਹੁਣ ਇਸ time wife ਹੈ ਚਲੋ ਉਸ time ਉਹ ਜਦੋਂ girlfriend ਸੀ ਉਹ ਵੀ loyal ਸੀਗੀ ਪੂਰੀ ਇੱਕ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਚੱਲਦਾ ਇੱਕ ਦੇ ਨਾਲ ਨਹੀਂ ਦੋ ਦੋ ਦੇ ਨਾਲ but ਉਹ loyal ਸੀਗੀ ਓਹਦੇ ਨਾਲ ਹੈ ਨਾ ਪੂਰੀ। ਤੇ ਲਾਡੀ ਵੀ Loyal ਸੀਗਾ ਤੇ ਵਿੱਚ ਵਿੱਚ ਚਲੋ ਕਰ ਜਾਂਦਾ ਸੀ ਕੰਮ ਖਰਾਬ ਪਰ ਭਾਭੀ ਨੂੰ ਪਤਾ ਲੱਗ ਜਾਂਦਾ ਸੀ ਉਨ੍ਹਾਂ ਦੀ ਮਤਲਬ ਕਿ wife ਨੂੰ।

ਉਨ੍ਹਾਂ ਨੇ ਰੋਜ਼ਾਨਾਲਾਉਣਾ ਹੈ ਨਾ ਚਲੋ ਉਸ ਤੋਂ ਬਾਅਦ ਰੋਜ਼ਾਨਾਤਾਂ ਨਹੀਂ ਮਤਲਬ ਕਿ ਹਫ਼ਤਾ ਚ ਇੱਕਹਫ਼ਤਾ ਚ ਦੋ ਜਾਂ ਤਿੰਨ ਬਾਰ ਤੇ ਉਸਤੋਂ ਬਾਅਦ ਆ ਗਿਆ ਤਾਲਾਬੰਦੀਦੀ ਸ਼ੁਰੂਆਤ ਹੋਈ ਉਹ ਵੀ ਵਿਹਲਾ ਹੈ ਨਾ ਲਵਪ੍ਰੀਤ ਵੀ ਵਹਿਲਾ ਅੱਗੇ ਓਹਦੇ ਹੋਰ ਜਿਹੜੇ ਸੀਗੇ ਲਵਪ੍ਰੀਤ ਦੇ ਉਹ ਵੀ ਵਿਹਲਾ ਅੱਗੇ ਲਾਡੀ ਦੇ ਵੀ friends ਵੇਲੇ ਹੈ ਨਾ, ਚਲੋ ਬਈ ਇਨ੍ਹਾਂ ਦਾ ਹੋਰ ਵੱਧ ਗਿਆ ਮੇਲ ਜੋਲ ਹੋਰ ਮੁੰਡੇ ਵੀ ਇੱਕਠੇ ਹੋ ਗਏ ਸਾਰੇ ਉਸਤੋਂ ਬਾਅਦ ਕੀ ਹੋਇਆ drink ਵੀ ਆਪਸੀ ਓਹਨੂੰ ਲਾਡੀ ਨੂੰ ਹਾਂ drink ਉਹ ਛੱਡ ਨਹੀਂ ਸਕਦਾ ਸੀਗਾ। ਤੇ ਲਵੀ ਸੀਗਾ ਉਹ ਵੀ ਵੈਲਾ ਸੀਗਾ ਹੈ ਨਾ study ਵਗੈਰਾ ਓਹਦੀ ਹੋ ਗਈ ਸੀਗੀ plus two ਚੋਂ ਉਹ PASS ਹੋ ਗਿਆ ਸੀਗਾ ਚਲੋ ਹੈ ਨਾ ਰੱਬ ਦੀ ਕਿਰਪਾ ਨਾਲ ਤੇ ਉਸਤੋਂ ਬਾਅਦ ਰੱਬ ਵੀ ਹੁਣ ਕਰੋਨਾ ਦੀ ਕਿਰਪਾ ਨਾਲ ਤੇ ਉਸਤੋਂ ਬਾਅਦ ਚਲੋ ਹੋਲੀ ਹੋਲੀ ਹੁੰਦਾ ਹੁੰਦਾ ਉਨ੍ਹਾਂ ਨੇ daily ਹੀ ਸ਼ੁਰੂ ਕਰ ਦਿੱਤਾ। ਕਿਉਂਕਿ ਲੋਕਾਂ ਨੂੰ ਤਾਂ ਪਤਾ ਸੀ ਵੀ ਹਾਂ ਇਹ ਹੁਣ ਦੋਵੇਂ ਇੱਕਠੇ ਰਹਿੰਦੇ ਨੇ ਕੋਈ ਨਾ ਕੋਈ ਕਾੱਰਵਾਈ ਕਰਦੇ ਨੇ ਰੋਜ਼ਾਨਾ ਇੱਕਠੇ ਰਹਿਣ ਲੱਗ ਗਏ ਚੱਲਣ ਲੱਗ ਗਈ ਸਾਡੀ ਰੋਜ਼ਾਨਾਜਦੋਂ ਲੋਕਾਂ ਨੂੰ ਮਤਲਬ ਕਿ. ਮਿਲਦੀ ਨਹੀਂ ਸੀਗੀ ਤੇ ਇਨ੍ਹਾਂ ਨੂੰ ਬੰਦਾ ਆ ਕੇ ਫੜਾ ਕੇ ਜਾਂਦਾ ਸੀ ਵੀ ਆਹ ਲੋ ਬਾਈ ਜੀ ਤੁਹਾਡੀ ਬੋਤਲ ਪੈਸੇ ਦਿੰਦਾ ਸੀਗਾ ਬੋਤਲ ਘਰੇ ਆਉਂਦੀ ਸੀਗੀ ਚਲੋ ਇਨ੍ਹਾਂ ਨੇਰੋਜ਼ਾਨਾ ਪੀਣੀ ਕਦੇ ਘਰ ਕਦੇ ਨਾਹਰ ਹੀ ਬਹਿ ਜਾਣਾ ਕਦੇ ਕੀਤੇ ਬਹਿ ਜਾਣਾ ਹੈ ਨਾ ਸਾਡੇ ਸਾਮ੍ਹਣੇ ਇੱਕ ਮੁੱਹਲਾ ਸੀਗਾ ਉੱਥੋਂ ਇਨ੍ਹਾਂ ਨੇ ਆਪਣਾ ਖਾਣ ਪੀਣ ਨੂੰ ਲੈ ਲੈਣਾ ਹੈ ਨਾ ਫਾਸਟ ਫੂਡ ਵਗੈਰਾ ਮੁੱਹਲੇ ਦੇ ਸਾਹਮਣੇ ਇੱਕ ਸ਼ੁਰੂ ਹੋ ਗਿਆ ਸੀਗਾ lockdown ਦੇ ਵਿੱਚ ਉੱਥੋਂ ਖਾਣ ਪੀਣ ਨੂੰ ਲੈ ਲੈਣਾ ਉਸਤੋਂ ਬਾਅਦ ਫੇਰ ਇਨ੍ਹਾਂ ਨੇ ਚਲੋ daily ਬੈਠਣਾ ਜਦੋਂ lockdown ਖਤਮ ਹੋਇਆ ਹੈ ਨਾ ਚਲੋ ਸਾਰੇ ਆਪਣੇ ਆਪਣੇ ਕੰਮਾਂ ਤੇ ਚੜੇ। ਜਿਹੜਾ ਲੈ`ਲਵੀ ਸੀਗਾ ਉਹ ਬਿਮਾਰ ਰਹਿਣ ਲੱਗ ਗਿਆ ਕਿਵੇਂ ਕਿਉਂਕਿ drink ਜ਼ਿਆਦਾ ਕਰਨ ਲੱਗ ਗਿਆ ਸੀ ਹੈ ਨਾ। over ਕਰਕੇ ਕੋਈ ਵੀ ਚੀਜ਼ ਹੈ ਦੇਖੋ ਆਪਾਂ over drinking ਕਰਾਂਗੇ ਤਾਂ obvious ਜੀ ਗੱਲ ਹੈ ਬਿਮਾਰ ਹੋਵਾਂਗੇ। ਉਸ time ਮੇਰੇ ਜਿੰਨੇ ਹੋਰ friends ਉਸਦੇ ਹੋਏ friends ਸੀਗੇ ਕੋਈ ਨਹੀਂ ਨਾਲ ਖੜਿਆ ਸਿਰਫ ਖੜਿਆ ਤਾਂ ਕੌਣ ਲਾਡੀ ਖੜਿਆ ਕਿਉਂਕਿ ਓਹੀ ਸ਼ੁਰੂ ਤੋਂ ਨਾਲ ਸੀਗਾ ਓਹਦੇ ਹੈ ਨਾ। ਓਨੁ ਐਂ ਸੀਗੀ ਵੀ ਯਾਰ ਜੇ ਇਸਨੂੰ ਕੁਝ ਹੋ ਗਿਆ ਸਾਰੇ ਐਂ ਕਹਿਣਗੇ ਵੀ ਇਹ ਲਾਡੀ ਨਾਲ ਹੁੰਦਾ ਸੀਗਾ ਵੀ ਲਾਡੀ ਨੇ ਇਹਨੂੰ ਕਰਤਾ ਹੈ ਨਾ ਐਵੇਂ ਕਰ ਤਾ ਜੇ ਕੱਲ ਨੂੰ ਰੱਬ ਨਾ ਕਰੇ ਖੁਦਾ ਨਾ ਖਾਸਤਾ ਜਾਨ ਚਲੀ ਜਾਵੇ ਕੁਝ ਵੀ ਹੋ ਜਾਵੇ ਜਦ ਤੇ ਪੈ ਗਿਆ ਤਾਂ ਸਾਰੇ ਵੀ ਮੈਨੂੰ ਹੀ ਕਹਿਣਗੇ ਵੀ ਯਾਰ ਨਹੀਂ ਵੀ ਮੈਂ ਕਿੱਤਾ ਓਹਨੂੰ ਹੈ ਨਾ ਉਸਤੋਂ ਬਾਅਦ ਨਹੀਂ ਓਹਨੇ ਫੇਰ ਵੀ ਜਿੰਨਾ ਚਿਰ ਕੋਈ ਵੀ ਮਤਲਬ ਕਿ ਜਦ ਤੱਕ ਨਾ ਠੀਕ ਨਹੀਂ ਹੋਇਆ ਹੈਗਾ ਲਵੀ ਮਤਲਬਠੀਕ ਨਹੀਂ ਹੋਇਆ ਹੈਗਾ ਉਹ ਓਹਦੇ ਨਾਲ ਹੀ ਰਿਹਾ ਹੈ ਨਾ ਬਈਤੱਕ ਓਹੋ ਓਹਦੇ ਨਾਲ ਗਿਆ ਰੋਇਆ ਵੀ ਹੈ ਨਾ ਵੀ ਹਾਂ ਵੀ ਡਾਕਟਰਾਂ ਨੇ ਕਿਉਂਕਿ ਡਾਕਟਰਾਂ ਨੇ ਓਹਨੂੰ ਜਵਾਬ ਦੇ ਤਾ ਸੀ ਬਈ ਨਹੀਂ ਇਹਦੇ ਸ਼ਰੀਰ ਛੇ infunction ਕਾਫੀ ਜਿਆਦਾ ਫੈਲ ਗਈ ਵੀ ਇਹਦੇ ਬਚਣ ਦੇ chance ਨਹੀਂ ਹੈਗੇ ਉਹ ਫੇਰ ਓਹਦੇ ਨਾਲ ਉਸ time ਤੱਕ ਰਿਹਾ ਵੀ ਹਾਂ ਵੀ ਯਾਰ ਕੋਈ ਨਾ ਓਹਨੇ ਆਪਣੇ ਕੰਮ ਛੱਡਿਆ ਹੈ ਨਾ ਸਾਰਾ ਨਾਲੇ busy ਹੋਰ ਚ ਸੀਗਾ ਦੇਖੋ ਹੈ ਨਾ ਆਪਣਾ trading ਵਗੈਰਾ ਕਰਦਾ ਸੀਗਾ ਉਹ ਪਰ ਓਹੋ ਫੇਰ ਵੀ ਓਹਦੇ ਨਾਲ ਰਿਹਾ ਵੀ ਕੋਈ ਗੱਲ ਨਹੀਂ ਯਾਰ ਮੇਰਾ ਕੰਮ ਹੈ ਕੋਈ ਗੱਲ ਨਹੀਂ। ਵੀ ਦਸ ਦਿਨ late ਕਰ ਲਾਊਂਗਾ but ਮੈਂ ਇਹਨੂੰ ਨਹੀਂ ਛੱਡਣਾ। ਓਹਨੇ ਮੈਨੂੰ ਆਪਨਾ ਓਹਨੇ ਓਹਨੂੰ ਛੋਟਾ ਭਾਈ ਸਮਝਿਆ ਆਪਣਾ ਵੀ ਹਾਂ ਯਾਰ ਕੋਈ ਗੱਲ ਨਹੀਂ ਵੀ ਆਪਾਂ ਇਹਨੂੰ ਸਾਂਭਾਂਗੇ ਹੈ ਨਾ। ਉਸਤੋਂ ਬਾਅਦ ਚਲੋ ਮੈਂ PGI ਚਲੋ ਮੈਂ ਹਵਾਲੇਓਹਨੂੰ ਹਵਾਲੇਕਰ ਤਾ ਲੈ ਕੇ ਵੀ ਗਏ ਐਨ ਸਮਾਂਤੇ ਓਹਨੇ ਹੀ ਟੈਕਸੀ ਕੀਤੀ ਕਿਉਂਕਿ ਮੇਰੇ ਪਿਤਾ ਸਾਹਿਬ ਓਹਦੇ ਜਿਹੜੇ ਪਿਤਾ ਸਾਹਿਬ ਸੀਗੇ ਉਹ ਚੰਡੀਗ੍ਹੜ ਹੁੰਦੇ ਸੀ ਠੀਕ ਹੈ ਉਸਰੇ ਸਿਰਫ ਓਹਦੇ ਸੀਗੇ ਤੇ ਸੀਗੇ ਕੈਨੇਡਾ ਲਵਪ੍ਰੀਤ ਦੇ ਹੈ ਨਾ ਤੇ ਓਹਨੇ ਮਤਲਬ ਕਿ ਟੈਕਸੀ ਦਾ ਪ੍ਰਬੰਧ ਕਰੋਕੀਤੀ ਤੇ ਓਹਦੇ ਅੱਗੇ ਮਾਸੀ ਜੀ ਦਾ ਬੀਟਾ ਸੀਗਾ ਓਹਨੂੰ ਬੁਲਾਇਆ ਹੈ ਨਾ ਚਲੋ ਓਹਦੇ ਮਾਂ ਹੋਗੇ ਹੈ ਨਾ ਓਹਦੇ ਮਾਸੀ ਜੀ ਦਾ ਬੀਟਾ ਹੋ ਗਿਆ ਉਹ ਹੋ ਗਿਆ ਤੇ ਇਹ ਨਾ ਚਾਰੋਂ ਜਾਣੇ ਸੀ ਸਿਰਫ ਪਹੁੰਚੇ ਐਨ ਸਮਾਂਤੇ ਉਸਤੋਂ ਬਾਅਦ ਉੱਥੇ ਚਲੋ ਉਨ੍ਹਾਂ ਦੀ ਪਰਿਵਾਰਆ ਗਈ ਸੀ ਅੱਗੇ ਨਾ ਲਵਪ੍ਰੀਤ ਦੀ ਉਸਤੋਂ ਬਾਅਦ ਤੁਸੀਂ ਦੇਖੋ ਉੱਥੇ ਵੀ ਜਾ ਕੇ ਓਹਨੇ ਸਾਰਾ ਉੱਪਰ ਲਾਇ ਕੇ ਜਾਣਾ ਕਦੇ ਨਾ ਤੇ ਕਦੇ ਨੀਚੇ ਕਦੇ ਉੱਪਰ ਓਹਨੇ ਆਪਣੀ ਜੁੰਮੇਵਾਰੀ ਐਨ ਲਾਲੋ ਵੱਡੇ ਭਾਈ ਜਿਵੇਂ ਨਿਭਾਈ ਪਰ ਇੱਕ ਆਇਆ ਇੱਕ ਯਾਰ ਬਣ ਕੇ ਸੀਗਾ ਹੈ ਨਾ ਵੀ ਹਾਂ ਚੱਲ ਕੋਈ ਨੀ ਯਾਰ but ਓਹਨੇ ਇੱਕ ਜੇੜੀ ਜੁੰਮੇਵਾਰੀ ਦੇਖੋ ਕਿੰਨੀ ਸੰਭਾਲੀ ਵੀ ਹਾਂ ਯਾਰ ਨਹੀਂ ਮੈਂ ਇਹਦੇ ਨਾਲ ਰਹਿੰਦਾ ਸੀਗਾ ਮੇਰੀ ਜੁੰਮੇਵਾਰੀ ਬਣਦੀ ਹੈ ਵੀ ਮੈਂ ਇਹਨੂੰ ਹੁਣ ਠੀਕ ਵੀ ਕਰਾਂ ਜੇ ਮੈਂ ਇਹਨੂੰ ਵਿਗਾੜਿਆ ਸੀਗਾ ਹੈ ਨਾ। ਵੀ ਓਰ ਓਹਨੇ ਵਿਗਾੜਿਆ ਨਹੀਂ ਸੀ ਦੇਖੋ ਕੋਈ ਵੀ ਹੈ ਨਾ ਕਿਸੇ ਨੂੰ ਨਹੀਂ ਕੋਈ ਵਿਗੜਦਾ ਹੁੰਦਾ ਉਹ ਬੰਦਾ ਓਹਨੇ ਆਪ ਕਰਨਾ ਸਾਰਾ ਕੁਝ ਉਹ ਓਹਦੇ ਨਾਲ ਫਿਰ ਵੀ ਰਿਹਾ ਹੈ ਨਾ ਓਹਨੂੰ ਐਨ ਕੀਤਾ ਉਸਤੋਂ ਬਾਅਦ ਠੀਕ ਹੋ ਕੇ ਜਦੋਂ ਘਰੇ ਆਇਆ ਫੇਰ ਓਹਨੂੰ ਸਮਝਾਇਆ ਵੀ ਬਾਈ ਹੁਣ ਆਪਣਾ ਕੰਟਰੋਲ ਨਾਲ ਹੈ ਨਾ ਦੇਖੋ ਤੁਸੀਂ ਹੁਣ ਆਪਾਂ ਨੂੰ ਇਹ ਸਿੱਖ ਮਿਲ ਰਹੀ ਵੀ ਜਿਹੜਾ ਇੱਕ ਬੰਦਾ ਆਇਆ ਕਿਵੇਂ ਤੇ ਓਹਨੇ ਕਿੰਨੀ ਵਧੀਆ ਆਪਣੀ ਜੁੰਮੇਵਾਰੀ ਸੰਭਾਲੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਵਿੰਦਰ।

ਤੇ ਉਹਦੇ ਵਿੱਚ ਕੀ ਰੋਲ ਅਦਾ ਕਰਦੇ ਹਨ ਵਹਿਮ ਭਰਮ ਸਾਡੇ ਜੀਵਨ ਵਿੱਚ। ਬੱਚੇ ਦੇ ਜਨਮ ਸਮੇਂ ਮਨੁੱਖ ਦੇ ਸੁਭਾਅ ਨਾਲ ਮਰਨ ਮਗਰੋਂ ਵੀ ਉਹਦੇ ਘਰ ਸਾਨੂੰ ਨਹੀਂ ਜਾਣਾ ਚਾਹੀਦਾ ਤੇ ਏਦਾਂ ਦੇ ਬਹੁਤ ਸਾਰੇ ਵਹਿਮ ਭਰਮ ਹਨ ਜਿਹੜੇ ਸਾਡੇ ਜੀਵਨ ਜੀਵਨ ਨਾਲ ਸੰਬੰਧ ਰੱਖਦੇ ਹਨ ਸਾਡੇ ਜਿਹੜੇ ਬਜ਼ੁਰਗ ਨੇ ਉਹ ਇਹਨਾਂ ਨੂੰ ਵੱਧ ਤੋਂ ਵੱਧ ਉਤਾਂਹ ਨੂੰ ਚੜਾਉਂਦੇ ਹਨ ਤੇ

ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਨਵਜੰਮਿਆਂ ਬੱਚਾ ਉਹਦੇ ਕਾਲਾ ਟੀਕਾ ਲਾਉਣਾ ਤੇ ਉਹਨੂੰ ਨਜ਼ਰ ਤੋਂ ਬਚਾਉਣ ਲਈ ਕਾਲੀ ਨਜ਼ਰ ਤੋਂ ਬਚਾਉਣ ਲਈ ਉਹਦੇ ਸਿਰ ਉੱਤੋਂ ਮਿਰਚਾਂ ਵਾਰਨੀਆਂ ਅਸੀਂ ਇਹਨਾਂ ਵਹਿਮਾਂ ਭਰਮਾਂ ਵਿੱਚ ਬਹੁਤ ਹੀ ਤਰ੍ਹਾਂ ਦੇ ਕਿ ਸਾਡੇ ਵਿੱਚ ਸ਼ਾਮਿਲ ਹਨ, ਤੇ ਸਾਨੂੰ ਚਾਹੀਦਾ ਹੈ ਵੀ ਇਹਨਾਂ ਵਹਿਮਾਂ ਭਰਮਾਂ ਤੋਂ ਉੱਠ ਕੇ ਦੂਰ ਹੋਣਾ ਚਾਹੀਦਾ। ਮਨੁੱਖ ਦੇ ਸੁਭਾਅ ਨਾਲ ਜੁੜੇ ਵਹਿਮ ਭਰਮ। ਦੂਰ ਕਰਨ ਲਈ ਬੁਲਾਇਆ ਗਿਆ ਪੰਡਿਤ ਜਾਂ ਸਵੇਰੇ ਨਹਾ ਧੋ ਕੇ ਸੁੱਚੇ ਮੂੰਹ ਆਉਂਦੇ ਹਨ। ਉਹ ਚੁੱਲੇ ਚੌਂਕੇ ਨੂੰ ਗੋਹੇ ਮਿੱਟੀ ਨਾਲ ਲਿਪ ਕੇ ਸਾਫ਼ ਕਰਦੇ ਹਨ ਤੇ ਸੁੱਕਾ ਆਟਾ ਲੈ ਕੇ ਰਸੌਈ ਦੇ ਫ਼ਰਸ਼ ਉੱਤੇ ਚੋਪੜ ਜਿਹੀ ਬਣਾ ਦਿੰਦੇ ਹਨ। ਫਿਰ ਸੁੱਚੇ ਦੁੱਧ ਦੀ ਖੀਰ ਬਣਾ ਕੇ ਪੰਡਤ ਸਾਧ ਭਰ ਕੇ ਲੈ ਜਾਂਦੇ ਹਨ ਤੇ ਬਾਕੀ ਦਾ ਜਿਹੜਾ ਰਹਿ ਜਾਂਦਾ ਹੈ ਉਹ ਆਪਣੇ ਬੱਚਿਆਂ ਲਈ ਲੈ ਕੇ ਜਾਂਦੇ ਹਨ ਤੇ ਘਰ ਦੇ ਜਿਹਦੇ ਘਰ ਉਹ ਬਣਾਇਆ ਜਾਂਦਾ ਹੈ ਤੇ ਉਹਦੇ ਲਈ ਸਿਰਫ਼ ਮਸਾਂ ਕੁ ਜਿਹੜੀ ਜੋ ਹੁੰਦੀ ਸਾਡੇ ਕੋਲ ਕੜਛੀ ਕੁ ਰਹਿ ਜਾਂਦੀ ਹੈ। ਜਠੇਰਿਆਂ ਦੀ ਨੀਅਤ। ਕਈ ਵਾਰੀ ਰੁਧ ਖੌਠ ਨੂੰ ਜਠੇਰਿਆਂ ਦੀ ਨੀਅਤ ਨਾਲ ਜੋੜ ਕੇ ਸਵੇਰੇ ਸਵੇਰੇ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਇੱਕ ਕਰ ਕਰਮੰਡਲ ਵਿੱਚ ਕੱਚੀ ਲੱਸੀ ਦਾ ਥਾਲ ਪ੍ਰਸ਼ਾਦ ਕਰਕੇ ਮਾਂ

ਤੇ ਉਹਨੂੰ ਕਹਿੰਦੀ ਵੀ ਕਈ ਵਾਰੀ ਚੀਜ਼ਾਂ ਘਰ ਦੇ ਮਾਲਕ ਲੈ ਜਾਂਦਾ ਤੇ ਲੱਸੀ ਨਾਲ ਸਮਾਧਾਂ ਨੂੰ ਚੰਗੀ ਤਰ੍ਹਾਂ ਇਸਨਾਨ ਕਰਵਾਉਂਦਾ ਵੀ ਜਿਵੇਂ ਕੁੱਝ ਕੁ ਲੋਕ ਕੀ ਕਰਦੇ ਹਨ ਵੀ ਜਿਵੇਂ ਲੱਸੀ ਕੱਚੀ ਲੱਸੀ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਸਮਾਧ ਬਣਾ ਕੇ ਉਹਨਾਂ ਨੂੰ ਧੋਂਦੇ ਹਨ।

ਪਿੱਤਰ ਨੇ ਉਹ ਖ਼ੁਸ਼ ਹੋਣਗੇ ਇਹ ਵੀ ਇੱਕ ਵਹਿਮ ਭਰਮ ਹੀ ਹੈ, ਜੇਕਰ ਮੰਨਿਆ ਜਾਏ ਤਾਂ ਉਹ ਤਾਂ ਤੁਹਾਡੇ ਤੇ ਨਿਰਭਰ ਕਰਦਾ ਤੁਸੀਂ ਕੀ ਸਮਝਦੇ ਹੋ। ਮੰਨੋ ਤਾਂ ਸਭ ਕੁਛ ਆ ਜੇ ਨਹੀਂ ਮੰਨਦੇ ਤਾਂਂ ਕੁੱਝ ਵੀ ਨਹੀਂ ਹੁੰਦਾ ਸਾਨੂੰ ਚਾਹੀਦਾ ਹੈ ਵੀ ਜਿਹੜਾ ਕਿ ਸਾਨੂੰ ਵੱਧ ਤੋਂ ਵੱਧ ਇਹਨਾਂ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਸਾਡੇ ਜੀਵਨ ਨੂੰ ਚੰਗਾ ਬਣਾਉਣਾ ਚਾਹੀਦਾ ਹੈ ਤੇ ਚੰਗੇ ਕੰਮਾਂ ਵੱਲ ਧਿਆਨ ਲਾਉਣਾ ਚਾਹੀਦਾ ਹੈ। ਵਹਿਮ ਭਰਮਾਂ ਵਿੱਚ ਲੋਕ ਫਸੇ ਸਿੱਧੇ ਸਿੱਧੇ ਸਾਧੇ ਲੋਕ ਸਨ ਤੇ ਵਹਿਮਾਂ ਭਰਮਾਂ ਵਿੱਚ ਫਸੇ ਰਹਿੰਦੇ ਸਨ, ਇਹਨਾਂ ਵਿੱਚੋਂ ਹੀ ਉਹ ਉਪਾਅ ਲੱਭ ਲੈਂਦੇ ਤੇ ਉਹਨਾਂ ਉਪਾਵਾਂ ਨੂੰ ਉਹ ਸਮਝਦੇ ਹਨ ਵੀ ਇਸਨੇ ਉਞ ਉਹਨਾਂ ਦੇ ਜੀਵਨ ਦੇ ਨਿੱਕੇ ਨਿੱਕੇ ਹਾਸਿਆਂ ਤੇ ਵਰਤ ਵਤਾਰਿਆਂ ਵਿੱਚ ਵੀ ਵਹਿਮਾਂ ਭਰਮਾਂ ਦੀ ਭਰਮਾਰ ਸੀ। ਜਿਹੜਾ ਕਿ ਲੋਕ ਵਿਸ਼ਵਾਸ਼ ਵਹਿਮ ਭਰਮ ਨਿਬੰਧ ਸੋਹਣ ਸਿੰਘ ਦੀ ਰਚਨਾ ਹੈ ਇਸਦਾ ਵਿਸ਼ਾ ਪੰਜਾਬ ਦੇ ਲੋਕਾਂ ਉੱਤੇ ਰਹਿਤਲ ਦਾ ਵਿਸ਼ੇਸ਼ ਤੇ ਅਟੁੱਟ ਅੰਗ ਉਹਨਾਂ ਦੇ ਵਿਸ਼ਵਾਸ਼ਾਂ ਅਤੇ ਵਹਿਮ ਭਰਮਾਂ ਦਾ ਉਲੇਖ ਹੈ। ਨਿਬੰਧਕਾਰ ਦੱਸਦਾ ਹੈ ਕਿ ਅਜਨਬੀ ਦਾ ਕੁੱਝ ਸਮਾਂ ਕਿਸੇ ਪਿੰਡ ਵਿੱਚ ਰਹਿੰਦਿਆਂ ਉੱਥੋਂ ਦੇ ਲੋਕ ਨਾਲ ਉਪਰਾਪਨ ਘੱਟ ਜਾਂਦਾ ਹੈ।

ਵਾਲੇ ਨੂੰ ਬੁਰਾ ਸਮਝਿਆ ਜਾਂਦਾ ਹੈ ਲੋਕ ਵਿਸ਼ਵਾਸ਼ ਤੇ ਵਹਿਮ ਭਰਮ ਲੋਕਾਂ ਦੀ ਰਹਿਤਲ ਦਾ ਅਨਿਖੜ ਅੰਗ ਹੁੰਦੇ ਹਨ। ਜਿਵੇਂ ਲੋਕ ਨਿਛ ਮਾਰਨ ਜਾਂ ਪਿੱਛੋਂ ਆਵਾਜ਼ ਪੈਣ ਨੂੰ ਕੰਮ ਵਿੱਚ ਰੁਕਾਵਟ ਦਾ ਤੇ ਅਸਫ਼ਲਤਾ ਦਾ ਚਿੰਨ ਮੰਨਦੇ ਹਨ। ਬਿੱਲੀ ਦਾ ਰਾਸਤਾ ਕੱਟਣਾ, ਮੱਝਾਂ ਦਾ ਸਿੰਘ ਭੜਕਾਉਣਾ, ਕੁੱਤਿਆਂ ਦੇ ਰੋਕਣ ਆਦਿ ਇਹ ਸਾਡੇ ਵਹਿਮ ਭਰਮਾਂ ਵਿੱਚ ਸਾਮਿਲ ਹੁੰਦੇ ਹਨ, ਅੱਜ ਕੱਲ੍ਹ ਲੋਕ ਕੀ ਕਰਦੇ ਹਨ ਜਿਵੇਂ ਕਿ ਕਿਸੇ ਵੀ ਬੱਚੇ ਨੂੰ ਨਜ਼ਰ ਲੱਗ ਜਾਵੇ ਤਾਂ ਉਹ ਕਾਲੀਆਂ ਮਿ~ ਜਿਹੜੀਆਂ ਸਾਡੇ ਆਮ ਘਰਾਂ ਵਿੱਚ ਵਰਤੀਆਂ ਜਾਂਦੀਆਂ ਲਾਲ ਮਿਰਚਾਂ ਉਹਨਾਂ ਨੂੰ ਸਿਰ ਤੋਂ ਵਾਰ ਕੇ ਚੁੱਲੇ ਵਿੱਚ

ਵਿੱਚ ਚੱਕਰ ਨਿਬੰਧ ਮਹਿੰਦਰ ਸਿੰਘ ਰੰਧਾਵਾ ਰੰਧਾਵਾ ਅਤੇ ਦ~ ਦਵਿੰਦਰ ਦੀ ਰਚਨਾ ਹੈ ਇਸਦੀ ਭਾਰਤ ਦੀਆਂ ਰੁੱਤਾਂ

ਭਾਰਤ ਵਰਸ ਦੇ ਛੇ ਰੁੱਤਾਂ ਵਿੱਚ ਵੰਡਿਆ ਹੋਇਆ ਹੈ ਤੇ ਇਹ ਇਹ ਹਰ ਰੁੱਤ ਦੇ ਦੋ ਮਹੀਨੇ ਹਨ ਅਸੀਂ ਭਾਰਤ ਦੀਆਂ ਚਾਰ ਰੁੱਤਾਂ ਵੀ ਮੰਨ ਸਕਦੇ ਹਾਂ ਬਸੰਤ, ਗਰਮੀ, ਪਤਝੜ ਅਤੇ ਸਰਦੀ ਜਿਹਨਾਂ ਨੂੰ ਦਿਨ ਦੇ ਚਾਰ ਹਿੱਸਿਆਂ ਸਵੇਰ, ਦੁਪਿਹਰ, ਆਥਣ ਤੇ ਰਾਤ ਨਾਲ ਉਪਮਾ ਦਿੱਤੀ ਜਾਂਦੀ ਹੈ ਬਾਰਾਂਮਾਂਹ ਅਤੇ ਭਾਰਤੀ ਕਵੀ ਸਾਲ ਦੇ ਬਾਰਾਂਮਾਂਹ ਦੇ ਭਾਰਤੀ ਕਵੀਆਂ ਨੂੰ ਹਮੇਸ਼ਾ ਟੁੰਬਿਆ ਹੈ। ਕਾਲੀਦਾਸ ਨੇ ਆਪਣੇ ਪ੍ਰਸਿਧ ਰਚਨਾ ਰਿਤੂ ਸੰਹਾਰ ਵਿੱਚ ਵੇਲ ਬੂਟਿਆਂ, ਜੰਗਲੀ ਪੰਛੀਆਂ ਤੇ ਜਨੋਰਾਂ ਦਾ ਸਪਸ਼ਟ ਵਰਣਨ ਕੀਤਾ ਹੈ ਕੇਸਵ ਦਾਸ ਨੇ ਆਪਣੇ ਬਾਰਾਂਮਾਂਹ ਵਿੱਚ ਦਿਲ ਖਿਚਵਾਂ ਰੁੱਤ ਵਰਣਨ ਕਰਦਿਆਂ ਵੱਖ ਵੱਖ ਮੌਸਮਾਂ ਵਿੱਚ ਲੋਕਾਂ ਦੇ ਹਾਵਾਂ-ਭਾਵਾਂ, ਰਸਮਾਂ ਤੇ ਮਰਿਆਦਾਵਾਂ ਨੂੰ ਚਿਤਾਰਿਆ ਹੈ, ਚਿਤਰਿਆ ਹੈ। ਕਾਂਗੜਾ ਕਲਮ ਦੇ ਚਿਤਰਕਾਰ ਤੇ ਕੇਸਵ ਦਾਸ ਦੇ ਸ਼ਬਦ ਵਿੱਚ ਦਿੱਤੀ ਗਈ ਤੇ ਹਰ ਰੁੱਤ ਵਿੱਚ ਉਹਨਾਂ ਦਾ ਪਹਿਰਾਵਾ ਬਦਲ ਦਾ ਦਿਖਾਇਆ ਗਿਆ ਹੈ।

ਬਸੰਤ ਰੁੱਤ ਹਿੰਦੁਸਤਾਨੀ ਬਸੰਤ ਬਹਾਰ ਦੇ ਦੋ ਵੱਡੇ ਚਿੰਨ ਹਨ ਸਰੋਂ ਦੇ ਪੀਲੇ ਫੁੱਲ ਤੇ ਘੁੱਗੀਆਂ ਦੀ ਮਧੁਰ ਘੂੰ ਘੂੰ ਲੋਕ ਬਸੰਤੀ ਕੱਪੜੇ ਪਹਿਨ ਕੇ ਪ੍ਰਕਤੀ ਨਾਲ ਇੱਕ ਰਸ ਹੋ ਜਾਂਦੇ ਹਨ, ਪ੍ਰਾਚੀਨ ਹਿੰਦੁਸਤਾਨ ਵਿੱਚ ਬਸੰਤ ਦੇ ਤਿਉਹਾਰ ਨੂੰ ਕਹਿੰਦੇ ਹਨ। ਤੇ ਇਹਨਾਂ ਤਿਉਹਾਰ ਕਾਮਦੇਵ ਦੀ ਉਪਾਸਨਾ ਨਾਲ ਮਨਾਇਆ ਜਾਂਦਾ ਹੈ ਇਸ ਰੁੱਤ ਵਿੱਚ ਟਾਹਲੀ ਦੇ ਰੁੱਖ ਪੀਲੀ ਭਾਅ ਮਾਰਦੇ ਹਰੇ ਪੱਤਿਆਂ ਨਾਲ ਅਸ਼ੋਕ ਸੋਵੀ ਫੁੱਲਾਂ ਦੇ ਗੁੱਛਿਆਂ ਨਾਲ ਸਿਬਲ ਦੇ ਰੁੱਖ ਪੀਲੀ ਭਾਅ ਮਾਰਦੇ ਲਾਲ ਫੁੱਲਾਂ ਦੇ ਨਾਲ ਅਤੇ ਕਾਂਗੜੇ ਦੀ ਵਾਦੀ ਦੀ ਕੈਥਲ ਵਰਗੀ ਵਰ ਚਿੱਟੇ ਫੁੱਲਾਂ ਨਾਲ ਭਰ ਜਾਂਦੇ ਹਨ ਤੇ ਹੁਣ ਲਈ ਮੈਂ ਤੁਹਾਡੇ ਤੋਂ ਮਾਫ਼ੀ ਚਾਹੁੰਦਾ ਹਾਂ ਤੇ ਜਿਹੜੀ ਬਾਕੀ ਦੀ ਗੱਲ ਹੈ ਆਪਾਂ ਅਗਲੀ ਵਾਰੀ ਕਰਾਂਗੇ, ਸਤਿ ਸ੍ਰੀ ਅਕਾਲ, ਧੰਨਵਾਦ ਜੀ।

Hello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 Okay ਤੁਸੀਂ ਮੈਨੂੰ call ਕੀਤੀ ਸੀ ਇੱਕ ਦਿਨ ਤੁਸੀਂ ਮੇਰੇ ਕੋਲੋਂ ਕੁਛ ਪੁੱਛਣਾ ਚਾਹੁੰਦੇ ਸੀ, ਮੈਨੂੰ ਦੱਸ ਸਕਦੇ ਹੋ ਕੀ ਪੁੱਛਣਾ ਚਾਹੁੰਦੇ ਹੋ?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 ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ, ਨਿਤਾਣਿਆ, ਤੇ ਦੱਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਾ ਨਿਆਂ ਦੀਵਾਣ ਲਈ ਜਿੰਨੀਆਂ ਕੁਰਬਾਨੀਆਂ ਦਿਤੀਆਂ ਤੇ ਸੰਘਰਸ਼ ਕੀਤੇ

ਥਾਪੜਾ ਦੇਕੇ ਪੰਜਾਬ ਵੱਲ ਨੂੰ ਤੋਰਿਆ ਜਿਸਨੇ ਹਕੂਮਤ ਵੱਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੰਧ ਕਰਕੇ ਬੜੇ ਥੋੜੇ ਸਮੇਂ ਵਿੱਚ ਹੀ ਸਿੱਖ ਇਤਿਹਾਸ ਵਿੱਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਤ ਕੀਤਾ, ਗੁਰੂ ਗੋਬਿੰਦ ਸਿੰਘ ਵਲੋਂ ਦੱਬੀ ਕੁਚਲੀ, ਸਤਹੀਣ, ਨਿਰਾਸ਼ ਜਨਤਾ ਨੂੰ ਉਦਮ, ਆਤਮ ਸਨਮਾਨ ਆਤਮ ਵਿਸ਼ਵਾਸ, ਜੂਝ ਮਰਨ ਤੇ ਫ਼ਤਿਹ ਦੀ ਚੜਦੀ ਕਲਾ ਦਾ ਮੁੜ ਸੁਨੇਹਾਂ ਦਿੱਤਾ, ਜਦੋਂ ਜਦੋਂ ਕੌਮ ਨਿਰਾਸ਼ ਹੋ ਚੁਕੀ ਸੀ, ਥੱਕ ਚੁਕੀ ਸੀ ਤੇ ਲਗਪਗ ਖਤਮ ਹੋ ਚੁਕੀ ਸੀ Hello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

ਤੁਸੀਂ ਮੈਨੂੰ ਮਤਲਬ ਉਹਨਾਂ ਦੇ ਕੁੱਝ ਇਤਿਹਾਸ ਬਾਰੇ ਵੀ ਦੱਸੋ।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 ਇਹ ਇਤਿਹਾਸ ਵਿੱਚ ਇੱਕ ਨਾ ਭੁੱਲਣ ਵਾਲਾ ਉਹ ਮਹਾਨ ਜਰਨੈਲ ਸੀ ਜਿਸਨੇ ਜੋਰ ਜਬਰ ਤੇ ਜੁਲਮ ਦੇ ਖਿਲਾਫ਼ ਹਕੂਮਤ ਨਾਲ ਟਾਕਰਾ ਲੈਕੇ ਮੁਗਲ ਸਮਰਾਜ ਦੀਆਂ ਜੜਾ ਹਿਲਾ ਦਿੱਤੀਆਂ।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 ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇੰਨਾ ਮਜਬੂਤ ਕਰ ਦਿਤਾ ਕਿ ਫਿਰ ਲੰਬੇ ਸਮੇ ਵਿੱਚ ਅਹ ਲੰਬੇ ਸਮੇਂ ਤੱਕ ਕੋਈ ਵੀ ਕੋਈ ਵੈਰੀ ਹਿਲਾ ਨਹੀ ਸਕਿਆ। ਜਾਬਰ ਮੁਗਲ ਹਕੂਮਤ ਦੇ ਹਕੂਮਤ ਦੇ ਬਾਦਸ਼ਾਹ ਸਿੱਖਾਂ ਦਾ ਖ਼ੁਰਾ ਖੋਜ ਮਿਟਾਉਂਦੇ ਮਿਟਾਉਂਦੇ ਆਪ ਮਿਟ ਗਏ, ਪਰ ਸਿੱਖੀ ਨਹੀਂ ਮਿਟਾ ਸਕੇ। ਬੰਦਾ ਬਹਾਦਰ ਦੀ ਸਤਾਰਾਂ ਸੌ ਨੋਂ ਤੋਂ ਸਤਾਰਾਂ ਸੌ ਛੋਲਾਂ ਅਹ ਸੱਤ ਸਾਲ ਦੀ ਅਗਵਾਈ ਨੇ south asia ਦੇ ਸਭ ਤੋਂ ਵਡੇ ਮੁਗਲ ਸਮਰਾਜ ਦੀਆਂ ਨੀਹਾਂ ਖੋਖਲੀਆਂ ਕਰ ਦਿਤੀਆਂ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 ਸ਼ਹਾਦਤ ਪਾਈ, ਉਹ ਵੀ ਦੁਨੀਆਂ ਦੀ ਇਕ ਵਿਲਖਣ ਸ਼ਹਾਦਤ ਦੀ ਮਿਸਾਲ ਹੈ। ਜੀ ਤੇ ਉਹਨਾਂ ਦੇ ਬਚਪਨ ਬਾਰੇ ਦੱਸੋ ਕੁੱਝ।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 ਬੰਦਾ ਬਹਾਦਰ ਜ~ ਜਿਸਦਾ ਅਸਲੀ ਨਾਮ ਸੀ ਲਛਮਣ ਦਾਸ ਰਾਜਪੂਤ ਘਰਾਣੇ ਵਿਚ ਪੈਦਾ ਹੋਇਆ ਸੀ, ਮਾਂ- ਪਿਓ ਨੂੰ ਸ਼ੋਕ ਸੀ ਕਿ ਉਨ੍ਹਾ ਦਾ ਪੁੱਤਰ ਵੀ ਇੱਕ ਸ਼ੋਕ ਸੀ ਕਿ ਉਹਨਾਂ ਦਾ ਪੁੱਤਰ ਵੀ ਇੱਕ ਯੋਧਾ ਬਣੇ, ਇਸ ਲਈ ਸ਼ੁਰੂ ਤੋ ਹੀ ਉਸ ਦੇ ਅੰਦਰ ਅਰਥਸ਼ਾਸਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੋਕ ਪੈਦਾ ਕੀਤਾ ਬਚਪਨ ਵਿਚ ਜਦ ਉਸਦੇ ਹੱਥੋਂ ਕਿਸੀ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਅਤੇ ਜੋ ਉਸਦੇ ਸਾਹਮਣੇ ਆਪਣੇ ਅਣਜੰਮੇ ਬੱਚਿਆਂ ਸਮੇਤ ਤੜਪ ਤੜਪ ਕੇ ਮਰ ਗਈ, ਜਿਸਨੂੰ ਦੇਖ ਕੇ ਉਸਦੇ ਦਿਲ ਨੂੰ ਇੰਨੀ ਭਾਰੀ ਸੱਟ ਲੱਗੀ ਕਿ ਉਹ ਆਪਣਾ ਘਰ ਬਾਰ ਤਿਆਗ ਕੇ ਵੈਰਾਗੀ ਹੋ ਗਿਆ ਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ,

ਤੁਰਿਆ, ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ ਇਕ ਜੋਗੀ ਅਓਕੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿੱਚ ਰਹਿੰਦੀਆਂ ਉਹ ਯੋਗ ਸਥਾਨਾ ਤੇ

ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੋਥੀਆਂ ਉਸਦੇ ਹੱਥ ਵਿੱਚ ਆ ਗਈਆਂ, ਤੇ ਉਸਨੇ ਬਹੁਤ ਜਲਦੀ ਇਸ ਤੇ ਮਹਾਰਥ ਹਾਸਲ ਕਰ ਲਈ, ਬਹੁਤ ਸਾਰੇ ਉਸਦੇ ਚੇਲੇ ਬਣ ਗਏ, ਮਨੋਕਾਮਨਾਵਾਂ ਪੂਰੀਆਂ ਕਰਾਉਣ ਲਈ ਉਸ ਕੋਲ ਭੀੜ ਲੱਗੀ ਰਹਿੰਦੀ, ਜਿਸ ਕਰਕੇ ਉਹ ਬਹੁਤ ਸਾਰੇ ਬਹੁਤ ਹੰਕਾਰੀ ਵੀ ਹੋ ਗਿਆ ਸੀ। ਤੁਸੀਂ ਮੈਨੂੰ ਜੀ ਦੇ ਨਾਲ ਉਹਨਾਂ ਦਾ ਮਿਲਾਪ ਕਦੋਂ ਹੋਇਆ ਸੀ, ਕਿਵੇਂ ਹੋਇਆ ਸੀ, ਇਸ ਬਾਰੇ ਦੱਸੋਗੇ ਕੁੱਝ? ਹਾਂਜੀ ਜ਼ਰੂਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪੁੱਜੇ ਤਾਂ ਉਨ੍ਹਾ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ,

ਨੰਦੇੜ ਦੀਆਂ ਸੰਗਤਾ ਵਿੱਚੋਂ ਕਿਸੇ ਸਿੱਖ ਨੇ ਬੰਦਾ ਬਹਾਦਰ ਬਾਰੇ ਦੱਸਿਆ ਕਿ ਉਹ ਰਿਧੀਆਂ ਬੰਦਾ ਬਹਾਦਰ ਬਾਰੇ ਦੱਸਿਆ ਸਿਧੀਆਂ ਕਿ ਉਹ ਰਿਧੀਆਂ ਸਿਧੀਆਂ ਨਾਲ ਤਖਤ ਤੇ ਸੰਤਾ ਮਹੰਤਾਂ ਨੂੰ ਬਿਠਾਕੇ ਫਿਰ ਤਖਤ ਉੱਠਾ, ਉਲਟਾਕੇ ਬੜਾ ਖੁਸ਼ ਹੁੰਦਾ ਹੈ, ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਸਾਨੂੰ ਇਸ ਵੇਲੇ ਤਖਤ ਉਲਟਾਓਣ ਵਾਲਾ ਬੰਦਾ ਹੀ ਚਾਹੀਦਾ ਹੈ।

Hello

ਕੁਝ ਦਿਨ ਆਰਾਮ ਕਰਨ ਉਪਰੰਤ ਉਹ ਸਿੰਘਾਂ ਸਮੇਤ ਵੈਰਾਗੀ ਦੇ ਡੇਰੇ ਤੇ ਜਾ ਪੁੱਜੇ ਗੁਰੂ ਸਾਹਿਬ ਉਸਦੇ ਪਲੰਗ ਤੇ ਜਾ ਬੈਠੇ ਜਿਸਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀ ਸੀ, ਜਦ ਵੈਰਾਗੀ ਨੇ ਆਕੇ ਦੇਖਿਆ ਤਾਂ ਮਨ ਹੀ ਮਨ ਵਿੱਚ ਉਹ ਬੜਾ ਗੁੱਸਾ, ਉਸਨੂੰ ਬੜਾ ਗੁੱਸਾ ਆਇਆ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ ਉਲਟਾਓਣ ਵਿਚ ਲੱਗ ਗਿਆ।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

ਨਿਪੁੰਨਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ-ਬਾਟੇ ਦੀ ਪਹੁਲ ਦੇ ਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ। ਇਸ ਦੋਰਾਨ ਜਦ ਉਸਨੇ ਗੁਰੂ ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿੱਖਾਂ ਕੋਲੋਂ ਜਾ ਕੇ ਹਾਲ ਸੁਣਾਇਆ ਤਾਂ ਉਸਨੂੰ, ਉਸਦਾ ਖੂਨ ਖੋਲ ਉੱਠਿਆ ਤੇ, ਗੁਰੂ ਸਾਹਿਬ ਕੋਲ ਜਾਲਮਾਂ ਨੂੰ ਸੋਧਣ ਦੀ ਸੇਵਾ ਮੰਗੀ। ਤੇ ਉਹਨਾਂ ਬਾਰੇ ਮਤਲਬ ਥੋੜ੍ਹਾ ਜਿਹਾ ਕੁੱਝ ਹੋਰ ਦੱਸ ਸਕਦੇ ਹੋ ਮੈਨੂੰ?